ਜਾਵਾ ਵਿੱਚ ਥਿਸ ਕੀਵਰਡ ਦੀ ਵਰਤੋ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਥਿਸ ਕੀਵਰਡ ਦੀ ਵਰਤੋ ਦੇ ਬਾਰੇ ਫੀਲਡਜ਼ ਦੇ ਨਾਲ ਥਿਸ ਕੀਵਰਡ ਦੀ ਵਰਤੋ ਕਰਨ ਦੇ ਬਾਰੇ ਕੰਸਟਰਕਟਰਸ ਦੀ ਚੇਨਿੰਗ ਲਈ ਥਿਸ ਕੀਵਰਡ ਦੀ ਵਰਤੋ ਕਰਨ ਦੇ ਬਾਰੇ ਵਿੱਚ ਇੱਥੇ ਅਸੀ ਵਰਤੋ ਕਰ ਰਹੇ ਹਾਂ ਉਬੰਟੂ ਵਰਜਨ 11 10 ਜੇਡੀਕੇ 1 6 ਇਕਲਿਪਸ 3 7 0 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ
ਇਕਲਿਪਸ ਦੀ ਵਰਤੋ ਕਰਕੇ ਜਾਵਾ ਵਿੱਚ ਕੰਸਟਰਕਟਰ ਕਿਵੇਂ ਬਨਾਈਏ
ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਵੇਬਸਾਈਟ ਉੱਤੇ ਜਾਓ
ਐਚਟੀਟੀਪੀ ਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂ
ਸਪੋਕਨ ਟਿਊਟੋਰੀਅਲ
ਓਰਗ ਹੁਣ ਅਸੀ ਥਿਸ ਕੀਵਰਡ ਦੇ ਬਾਰੇ ਵਿੱਚ ਜਾਣਾਗੇ
ਕੰਸਟਰਕਟਰ ਵਿੱਚ ਵਰਤਮਾਨ ਆਬਜੇਕਟ ਲਈ ਥਿਸ ਇੱਕ ਰੈਫਰੇਂਸ ਹੈ
ਅਸੀ ਥਿਸ ਦੀ ਵਰਤੋ ਕਰਕੇ ਕੰਸਟਰਕਟਰ ਵਿੱਚ ਵਰਤਮਾਨ ਆਬਜੇਕਟ ਦੇ ਕਿਸੇ ਵੀ ਮੈਂਬਰ ਨੂੰ ਰੈਫਰ ਕਰ ਸੱਕਦੇ ਹਾਂ
ਹੁਣ ਅਸੀ ਫੀਲਡ ਦੇ ਨਾਲ ਥਿਸ ਕੀਵਰਡ ਦੀ ਵਰਤੋ ਵੇਖਾਂਗੇ
ਥਿਸ ਕੀਵਰਡ ਸਾਨੂੰ ਨਾਮ ਦੇ ਟਕਰਾਓ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ
ਅਸੀ ਇੱਥੇ ਇਸ ਤਰਾਂ ਦੀ ਇੱਕ ਉਦਾਹਰਨ ਵੇਖਾਂਗੇ
ਇਸਦੇ ਲਈ ਇਕਲਿਪਸ ਖੋਲੋ
ਸਟੂਡੈਂਟ ਕਲਾਸ ਖੋਲੋ ਜੋ ਅਸੀਂ ਪਿਛਲੇ ਟਿਊਟੋਰਿਅਲ ਵਿੱਚ ਬਣਾਇਆ ਹੈ
ਡਿਫਾਲਟ ਕੰਸਟਰਕਟਰ ਨੂੰ ਕਮੇਂਟ ਕਰੋ 1 ਪੈਰਾਮੀਟਰ ਦੇ ਨਾਲ ਕੰਸਟਰਕਟਰ ਕਮੇਂਟ ਕਰੋ
ਅਤੇ ਪਹਿਲਾਂ ਦੋ ਆਬਜੇਕਟ ਬਣਾਉਣ ਲਈ ਕੋਡ ਨੂੰ ਵੀ ਕਮੇਂਟ ਕਰੋ

ਹੁਣ ਪੈਰਾਮੀਟਰਾਈਜ਼ਡ ਕੰਸਟਰਕਟਰ ਉੱਤੇ ਧਿਆਨ ਦਿਓ
the roll number ਅਤੇ the name ਕੰਸਟਰਕਟਰ ਦੇ ਕਾਲ ਕੀਤੇ ਗਏ ਆਰਗਿਉਮੇਂਟਸ ਹਨ
roll number ਅਤੇ ਨਾਮੇ ਇੰਸ੍ਟੇੰਟ ਵੇਰਿਏਬਲ ਹੈ
ਹੁਣ ਮੈਂ roll number ਅਤੇ ਨਾਮੇ ਅਰਗਿਉਮੇਂਟ ਬਦਲਦਾ ਹਾਂ
ਇਸ ਲਈ ਕੰਸਟਰਕਟਰ ਦੇ ਅੰਦਰ ਸਾਡੇ ਕੋਲ ਹੈ roll number ਇਕੁਅਲ ਟੋ roll number ਅਤੇ ਨਾਮੇ ਇਕੁਅਲ ਟੋ ਨਾਮੇ ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ
ਹੁਣ Ctrl S ਅਤੇ Ctrl ਫ਼11 ਦਬਾਓ
ਸਾਨੂੰ ਇਸ ਪ੍ਰਕਾਰ ਆਉਟਪੁਟ ਮਿਲਦਾ ਹੈ
I ਏਐਮ a ਪੈਰਾਮੀਟਰਾਈਜ਼ਡ ਕੰਸਟ੍ਰਕਟਰ ਨੁੱਲ ਹੁਣ ਕੋਡ ਉੱਤੇ ਵਾਪਸ ਆਓ
ਅਸੀਂ ਕੋਡ ਵਿੱਚ 2 ਚਿਤਾਵਨੀਆਂ ਵੇਖਦੇ ਹਾਂ
ਮਾਉਸ ਨੂੰ ਚਿਤਾਵਨੀ ਸਿੰਬਲ ਉੱਤੇ ਲੈ ਜਾਓ
ਅਸੀ ਵੇਖ ਸੱਕਦੇ ਹਾਂ ਥੇ ਅਸਾਈਨਮੈਂਟ ਟੋ ਥੇ ਵੇਰੀਏਬਲ roll number ਹਾਸ ਨੋ ਇਫੈਕਟ ਅਤੇ ਥੇ ਅਸਾਈਨਮੈਂਟ ਟੋ ਥੇ ਵੇਰੀਏਬਲ ਨਾਮੇ ਹਾਸ ਨੋ ਇਫੈਕਟ ਅਜਿਹਾ ਇਸਲਈ ਕਿਉਂਕਿ ਕੰਸਟਰਕਟਰ ਵਿੱਚ ਰੋਲ ਨੰਬਰ ਅਤੇ ਨਾਮ ਲੋਕਲ ਵੇਰਿਏਬਲ ਹਨ
ਲੋਕਲ ਵੇਰਿਏਬਲ ਉਹ ਵੇਰਿਏਬਲ ਹਨ ਜੋ ਮੇਥਡ ਜਾਂ ਬਲਾਕ ਵਿੱਚ ਏਕਸੇਸ ਹੁੰਦੇ ਹਨ
ਇੱਥੇ roll number ਅਤੇ ਨਾਮੇ 11 ਅਤੇ ਰਾਜੂ ਹੋਣਗੇ
ਕਿਉਂਕਿ ਅਸੀਂ ਕੰਸਟਰਕਟਰ ਦੇ ਰੁਪ ਵਿੱਚ ਵੇਲਿਊਸ 11 ਅਤੇ ਰਾਜੂ ਕਾਲ ਕੀਤੇ ਹਨ
ਪਰੰਤੂ ਇੱਕ ਵਾਰ ਉਹ ਕੰਸਟਰਕਟਰ ਦੇ ਬਾਹਰ ਆ ਜਾਂਦੇ ਹਨ ਤਾਂ ਏਕਸੇਸ ਨਹੀਂ ਹੁੰਦੇ ਹਨ
ਫਿਰ ਅਸੀ ਜਾਣਦੇ ਹਾਂ ਕਿ roll number ਅਤੇ ਨਾਮੇ ਇੰਸਟੈਂਸ ਵੇਰਿਏਬਲਸ ਹਨ
ਉਹ 0 ਅਤੇ ਨੁੱਲ ਤੋ ਇਨਿਸ਼ਿਲਾਇਜ ਹੋ ਜਾਂਦੇ ਹਨ ਜਿਵੇਂ ਹੀ ਆਬਜੇਕਟ ਬਣ ਜਾਂਦਾ ਹੈ
ਇਸ ਲਈ ਸਾਨੂੰ ਆਉਟਪੁਟ 0 ਅਤੇ ਨੁੱਲ ਮਿਲਦਾ ਹੈ
ਹੁਣ ਕੰਸਟਰਕਟਰ ਦੇ ਅੰਦਰ ਇੱਕ ਛੋਟੀ ਤਬਦੀਲੀ ਕਰੋ
ਹੁਣ ਟਾਈਪ ਕਰੋ ਥਿਸ ਡੋਟ roll number ਇਕੁਅਲ ਟੋ roll number ਅਤੇ ਥਿਸ ਡੋਟ ਨਾਮੇ ਇਕੁਅਲ ਟੋ ਨਾਮੇ ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ
ਹੁਣ ctrl S ਅਤੇ Ctrl ਫ਼11 ਕੀਜ ਦਬਾਓ
ਸਾਨੂੰ ਇਸ ਪ੍ਰਕਾਰ ਆਉਟਪੁਟ ਮਿਲਦਾ ਹੈ
I ਏਐਮ ਪੈਰਾਮੀਟਰਾਈਜ਼ਡ ਕੰਸਟ੍ਰਕਟਰ 11 ਅਤੇ ਰਾਜੂ ਅਜਿਹਾ ਇਸਲਈ ਕਿਉਂਕਿ ਥਿਸ ਡੋਟ roll number ਅਤੇ ਥਿਸ ਡੋਟ ਨਾਮੇ ਇੰਸਟੈਂਸ ਵੇਰਿਏਬਲਸ roll number ਅਤੇ ਨਾਮੇ ਨੂੰ ਰੈਫ਼ਰ ਕਰਦੇ ਹਨ
ਅਤੇ ਇੱਥੇ roll number ਅਤੇ ਨਾਮੇ ਮੇਥਡ ਵਿੱਚ ਕਾਲ ਕੀਤੇ ਗਏ ਆਰਗਿਉਮੇਂਟਸ ਹਨ
ਲੋਕਲ ਅਤੇ ਇੰਸਟੈਂਸ ਵੇਰਿਏਬਲਸ ਦੇ ਵਿਚਕਾਰ ਟਕਰਾਓ ਦੂਰ ਕਰਨ ਲਈ ਸਾਡੇ ਕੋਲ ਥਿਸ ਕੀਵਰਡ ਹੈ
ਹੁਣ ਅਸੀ ਕੰਸਟਰਕਟਰ ਦੀ ਚੇਨਿੰਗ ਲਈ ਥਿਸ ਕੀਵਰਡ ਦੀ ਵਰਤੋ ਵੇਖਾਂਗੇ
ਅਸੀ ਥਿਸ ਕੀਵਰਡ ਦੀ ਵਰਤੋ ਕੰਸਟਰਕਟਰ ਦੇ ਅੰਦਰ ਕਿਸੇ ਹੋਰ ਨੂੰ ਕਾਲ ਕਰਨ ਲਈ ਕਰ ਸੱਕਦੇ ਹਾਂ
ਕੰਸਟਰਕਟਰਸ ਸਮਾਨ ਕਲਾਸ ਵਿੱਚ ਹੋਣੇ ਚਾਹੀਦੇ ਹਨ
ਇਹ ਐਕਸਪਲਿਸਿਟ ਕੰਸਟ੍ਰਕਟਰ ਇਨਵੋਕੇਸ਼ਨ ਕਹਾਉਂਦਾ ਹੈ
ਹੁਣ ਸਟੂਡੈਂਟ ਕਲਾਸ ਉੱਤੇ ਵਾਪਸ ਜਾਓ ਜਿਨੂੰ ਅਸੀਂ ਬਣਾਇਆ ਹੈ
ਹੁਣ ਕਮੇਂਟਸ ਨੂੰ ਹਟਾਓ
ਹੁਣ ਪਹਿਲਾਂ ਦੋ ਕੰਸਟਰਕਟਰਸ ਵਿੱਚ ਇੰਸਟੈਂਸ ਵੇਰਿਏਬਲਸ ਦੀ ਵੇਲਿਊ ਨਿਰਧਾਰਤ ਕਰਨ ਲਈ ਭਾਗ ਨੂੰ ਕਮੇਂਟ ਕਰੋ

ਫਿਰ ਉਸ ਭਾਗ ਨੂੰ ਕਮੇਂਟ ਕਰੋ ਜੋ ਦੂਜਾ ਅਤੇ ਤੀਜਾ ਆਬਜੇਕਟ ਬਣਾਉਂਦਾ ਹੈ

ਹੁਣ ਪਹਿਲਾਂ ਕੰਸਟਰਕਟਰ ਉੱਤੇ ਪੈਰਾਮੀਟਰਸ ਦੇ ਬਿਨਾਂ ਆਓ
ਕਰਲੀ ਬਰੈਕੇਟ ਦੇ ਬਾਅਦ ਟਾਈਪ ਕਰੋ ਥਿਸ ਬਰੈਕੇਟਸ ਵਿੱਚ 11 ਅਤੇ ਸੇਮੀਕਾਲਨ ਦੂੱਜੇ ਕੰਸਟਰਕਟਰ ਦੇ ਅੰਦਰ ਟਾਈਪ ਕਰੋ ਥਿਸ ਬਰੈਕੇਟਸ ਵਿੱਚ 11 ਡਬਲ ਕੋਟਸ ਵਿੱਚ ਰਾਜੂ ਸੇਮੀਕਾਲਨ ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ
ਹੁਣ Ctrl S ਅਤੇ Ctrl ਫ਼11 ਦਬਾਓ
ਸਾਨੂੰ ਇਸ ਪ੍ਰਕਾਰ ਆਉਟਪੁਟ ਮਿਲਦਾ ਹੈ I ਏਐਮ a ਪੈਰਾਮੀਟਰਾਈਜ਼ਡ ਕੰਸਟ੍ਰਕਟਰ I ਏਐਮ a ਕੰਸਟ੍ਰਕਟਰ ਵਿਥ a ਸਿੰਗਲ ਪੈਰਾਮੀਟਰ I ਏਐਮ ਡਿਫਾਲਟ ਕੰਸਟ੍ਰਕਟਰ 11 ਅਤੇ ਰਾਜੂ ਹੁਣ ਮੈਂ ਆਉਟਪੁਟ ਸਮਝਾਂਦਾ ਹਾਂ
ਜਦੋਂ ਆਬਜੇਕਟ ਬਣਦਾ ਹੈ ਸਬੰਧਤ ਕੰਸਟਰਕਟਰ ਕਾਲ ਹੁੰਦਾ ਹੈ
ਇੱਥੇ ਕੰਸਟਰਕਟਰ ਆਰਗੁਮੇਂਟ ਰਹਿਤ ਕੰਸਟਰਕਟਰ ਹੈ
ਕੰਸਟਰਕਟਰ ਵਿੱਚ ਕੰਟਰੋਲ ਪਹਿਲੀ ਲਾਇਨ ਉੱਤੇ ਆ ਜਾਂਦਾ ਹੈ
ਇਹ ਸਾਹਮਣਾ ਕਰਦਾ ਹੈ ਥਿਸ ਬਰੈਕੇਟਸ ਵਿੱਚ 11 ਸਟੇਟਮੇਂਟ
ਇਸ ਲਈ ਇਹ ਅਜਿਹਾ ਕੰਸਟਰਕਟਰ ਕਾਲ ਕਰਦਾ ਹੈ ਜੋ ਸਿੰਗਲ ਇੰਟੀਜਰ ਆਰਗੁਮੇਂਟ ਸਵੀਕਾਰ ਕਰਦਾ ਹੈ
ਫਿਰ ਕੰਟਰੋਲ ਥਿਸ ਬਰੈਕੇਟਸ ਵਿੱਚ 11 ਕੋਮ੍ਮਾ ਰਾਜੂ ਉੱਤੇ ਆ ਜਾਂਦਾ ਹੈ
ਇਸਲਈ ਇਹ ਅਜਿਹਾ ਕੰਸਟਰਕਟਰ ਕਾਲ ਕਰਦਾ ਹੈ ਜੋ 1 ਇੰਟੀਜਰ ਅਤੇ 1 ਸਟਰਿੰਗ ਆਰਗੁਮੇਂਟ ਸਵੀਕਾਰ ਕਰਦਾ ਹੈ
ਹੁਣ ਇਹ ਕੰਸਟਰਕਟਰ ਚਲਦਾ ਹੈ ਅਤੇ ਸਾਨੂੰ ਇਹ ਆਉਟਪੁਟ ਮਿਲਦਾ ਹੈ I ਏਐਮ ਪੈਰਾਮੀਟਰਾਈਜ਼ਡ ਕੰਸਟ੍ਰਕਟਰ ਹੁਣ ਇੰਸਟੈਂਸ ਵੇਰਿਏਬਲਸ 11 ਅਤੇ ਰਾਜੂ ਲਈ ਇਨਿਸ਼ੀਲਾਇਜ ਹੋਣਗੇ
ਜਿਵੇਂ ਅਸੀਂ ਕਾਲ ਕੀਤੇ
ਹੁਣ ਕੰਟਰੋਲ ਕਾਲਿੰਗ ਕੰਸਟਰਕਟਰ ਉੱਤੇ ਵਾਪਸ ਜਾਂਦਾ ਹੈ
ਇਸ ਲਈ ਦੂਜਾ ਕੰਸਟਰਕਟਰ ਚਲਦਾ ਹੈ
ਸਾਨੂੰ ਆਉਟਪੁਟ ਮਿਲਦਾ ਹੈ I ਏਐਮ ਕੰਸਟ੍ਰਕਟਰ ਵਿਥ a ਸਿੰਗਲ ਪੈਰਾਮੀਟਰ ਫਿਰ ਕੰਟਰੋਲ ਪਹਿਲੇ ਕੰਸਟਰਕਟਰ ਉੱਤੇ ਜਾਂਦਾ ਹੈ ਅਤੇ ਇਸਨੂੰ ਚਲਾਉਂਦਾ ਹੈ
ਇਸ ਲਈ ਸਾਨੂੰ ਆਉਟਪੁਟ ਮਿਲਦਾ ਹੈ I ਏਐਮ a ਡਿਫਾਲਟ ਕੰਸਟ੍ਰਕਟਰ ਫਿਰ ਸਟੂਡੈਂਟਡੀਟੇਲ ਮੇਥਡ ਚਲਦਾ ਹੈ
ਹੁਣ ਸਾਨੂੰ 11 ਅਤੇ ਰਾਜੂ ਮਿਲਦਾ ਹੈ
ਹੁਣ ਇੱਕ ਛੋਟੀ ਜਹੀ ਤਬਦੀਲੀ ਕਰੋ
ਥਿਸ ਸਟੇਟਮੇਂਟ ਨੂੰ ਕੰਸਟਰਕਟਰ ਵਿੱਚ ਆਖਰੀ ਰੱਖੋ
ਸਾਨੂੰ ਕੰਪਾਇਲਰ ਐਰਰ ਮਿਲਦੀ ਹੈ
ਐਰਰ ਸਿੰਬਲ ਉੱਤੇ ਮਾਉਸ ਰੱਖੋ
ਸਾਨੂੰ ਐਰਰ ਮਿਲਦੀ ਹੈ ਕੰਸਟ੍ਰਕਟਰ ਕਾਲ ਮਸਟ ਬੇ ਥੇ ਫਰਸਟ ਸਟੇਟਮੈਂਟ ਇਨ ਥੇ ਕੰਸਟ੍ਰਕਟਰ ਸਾਨੂੰ ਇਸਨੂੰ ਕੰਸਟਰਕਟਰ ਵਿੱਚ ਪਹਿਲੀ ਲਾਇਨ ਵਿੱਚ ਰੱਖਣਾ ਚਾਹੀਦਾ ਹੈ
ਹੁਣ ਇਸਨੂੰ ਕੰਸਟਰਕਟਰ ਦੀ ਪਹਿਲੀ ਲਾਇਨ ਬਨਾਓ
ਹੁਣ ਅਸੀ ਵੇਖ ਸੱਕਦੇ ਹਾਂ ਕਿ ਐਰਰ ਹਟ ਗਈ ਹੈ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
ਫਿਲਡਸ ਦੇ ਨਾਲ ਥਿਸ ਕੀਵਰਡ ਦੀ ਵਰਤੋ ਕਰਨਾ ਕੰਸਟਰਕਟਰਸ ਚੇਨਿੰਗ ਲਈ ਥਿਸ ਕੀਵਰਡ ਦੀ ਵਰਤੋ ਕਰਨਾ
ਕੰਸਟਰਕਟਰ ਵਿੱਚ ਥਿਸ ਕੀਵਰਡ ਦੀ ਵਰਤੋ ਕਿਵੇਂ ਹੋਣੀ ਚਾਹੀਦੀ ਹੈ
ਸੇਲ੍ਫ਼ ਅਸਾਇੰਮੇੰਟ ਲਈ ਪਹਿਲਾਂ ਬਣਾਏ ਗਏ ਐਂਪਲਾਈ ਕਲਾਸ ਵਿੱਚ ਦੋ ਪੈਰਾਮੀਟਰਸ ਦੇ ਨਾਲ ਇੱਕ ਕੰਸਟਰਕਟਰ ਬਨਾਓ
ਇੰਸਟੈਂਸ ਵੇਰਿਏਬਲਸ ਨੂੰ ਇਨਿਸ਼ੀਲਾਇਜ ਕਰਨ ਲਈ ਥਿਸ ਕੀਵਰਡ ਦੀ ਵਰਤੋ ਕਰੋ
1 ਅਤੇ ਬਿਨਾਂ ਪੈਰਾਮੀਟਰਸ ਦੇ ਇੱਕ ਕੰਸਟਰਕਟਰ ਬਨਾਓ
ਟਿਊਟੋਰਿਅਲ ਵਿੱਚ ਦਰਸਾਏ ਅਨੁਸਾਰ ਥਿਸ ਦੀ ਵਰਤੋ ਕਰਕੇ ਕੰਸਟਰਕਟਰਸ ਦੀ ਚੇਨਿੰਗ ਕਰਨ ਦਾ ਅਭਿਆਸ ਕਰੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਨਿਮਨ ਲਿੰਕ ਉੱਤੇ ਉਪਲੱਬਧ ਵਿਡਯੋ ਵੇਖੋ
http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹੈ
ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ